ਗੁਰਮੀਤ ਰਾਮ ਰਹੀਮ ਸਿੰਘ ਦੀ ਇੱਕ ਖਾਸ ਚੇਲੀ ਸਾਧਵੀ ਗੁਰਜੋਤ, ਸਿੱਖ ਪਰਿਵਾਰ ਦੇ ਵਿੱਚੋ ਗੁਰਜੋਤ ਨਾਮ ਸਾਧਵੀ ਬਣੀ ਹੋਈ ਸੀ ਤੇ ਬਾਬੇ ਦੀ ਖਾਸ ਚੇਲੀ ਸੀ। ਖਾਸ ਚੇਲੀ ਸ਼ਬਦ ਜੇਕਰ ਮੈਂ ਡੇਰੇਦਾਰਾਂ ਦੀ ਭਾਸ਼ਾ ਵਿੱਚ ਕਹਾਂ ਨਾ ਤੇ ਖਾਸ ਚੇਲੀਆਂ ਉਹ ਹੁੰਦੀਆਂ ਨੇ ਜਿਹੜੀਆਂ ਇੱਕ ਉਮਰ ਹੰਢਾਉਣ ਤੋਂ ਬਾਅਦ ਬਾਬੇ ਦੀਆਂ agent ਬਣ ਚੁੱਕੀਆਂ ਹੁੰਦੀਆਂ ਨੇ। ਜਾਂ ਕਹਿ ਸਕਦੇ ਓ ਕਿ ਉਹ, ਉਹ ਜਾਨਵਰ ਹੁੰਦੀਆਂ ਨੇ ਜਿਹੜੀਆਂ ਬਾਕੀ ਜਾਨਵਰਾਂ ਨੂੰ ਬਾਬੇ ਦੇ ਚੋਗੇ ਦੇ ਵਿੱਚ ਜਾ ਜਾਲ ਦੇ ਵਿੱਚ ਫਸਾਉਂਦੀਆਂ ਨੇ। ਗੁਰਜੋਤ ਨੇ ਕਹਿੰਦੀ ਹੈ ਕਿ ਮੈਨੂੰ ਰਾਤ ਦੱਸ ਵਜੇ ਮੇਰੇ ਕੋਲ ਆਈ ਤੇ ਕਿਹਾ ਕਿ ਮਹਾਰਾਜ ਨੇ ਮੈਨੂੰ ਆਪਣੀ ਗੁਫਾ ਦੇ ਵਿੱਚ ਬੁਲਾਇਆ ਹੈ। ਮੈਂ ਬੜੀ ਖੁਸ਼ ਹੋਈ ਕਿ ਮਹਾਰਾਜ ਦਾ ਸੱਦਾ ਆਇਆ ਹੈ, ਮੈਨੂੰ ਖੁੱਦ ਬੁਲਾਇਆ ਹੈ ਤੇ ਮੈਂ ਤੇ ਪਹਿਲੀ ਵਾਰ ਮਹਾਰਾਜ ਦੇ ਕੋਲ ਪਰਮਾਤਮਾ ਦੇ ਰੂਪ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜਾ ਰਹੀ ਸੀ। ਜਦੋ ਮੈਂ ਪੌੜੀਆਂ ਦੇ ਵਿੱਚ ਉੱਤਰ ਕਿ ਥੱਲੇ ਗਈ, ਮਹਾਰਾਜ ਦੀ ਗੁਫ਼ਾ ਦੇ ਵਿੱਚ ਦਾਖਿਲ ਹੋਈ ਤਾਂ ਦੇਖਿਆ ਕਿ ਮਹਾਰਾਜ bed ਤੇ ਬੈਠੇ ਨੇ ਉਨ੍ਹਾਂ ਦੇ ਇੱਕ ਹੱਥ ਦੇ ਵਿੱਚ TV ਦਾ remote ਹੈ ਤੇ ਉਹ ਇੱਕ ਅਸ਼ਲੀਲ film ਵੇਖ ਰਹੇ ਨੇ ਤੇ ਉਨ੍ਹਾਂ ਦੇ ਸਿਰਹਾਣੇ ਇੱਕ revolver ਪਿਆ ਹੋਇਆ ਹੈ ਸਾਰਾ ਕੁਝ ਵੇਖ ਕੇ, ਮੈਂ ਘਬਰਾ ਗਈ। ਮੈਂ ਮਹਾਰਾਜ ਦੇ ਅਜਿਹੇ ਕਿਰਦਾਰ ਬਾਰੇ ਕਦੇ ਸੋਚਿਆ ਵੀ ਨਹੀਂ ਸੀ, ਕਿ ਗੁਫ਼ਾ ਦੇ ਵਿੱਚ ਕੀ ਹੁੰਦੇ। ਮਹਾਰਾਜ ਨੇ TV ਬੰਦ ਕਰ ਦਿੱਤਾ ਤੇ ਮੈਨੂੰ ਆਪਣੇ ਕੋਲ ਬਿੱਠਾ ਲਿਆ। ਮਹਾਰਾਜ ਨੇ ਮੈਨੂੰ ਪਾਣੀ ਪਿਲਾਇਆ ਤੇ ਕਿਹਾ, ਕਿ ਉਨ੍ਹਾਂ ਨੇ ਮੈਨੂੰ ਇਸ ਕਰਕੇ ਬੁਲਾਇਆ ਹੈ ਕਿ ਉਹ ਮੈਨੂੰ ਆਪਣੇ ਸਭ ਤੋਂ ਵੱਧ ਕਰੀਬ ਸਮਝਦੇ ਹਨ। ਕਹਿੰਦੀ ਮੇਰਾ ਇਹ ਪਹਿਲਾ ਅਨੁਭਵ ਸੀ ਕਿ ਮੈਨੂੰ ਮਹਾਰਾਜ ਨੇ ਆਪਣੀ ਜਕੜ ਦੇ ਵਿੱਚ ਲੈ ਲਿਆ ਤੇ ਨਾਲ ਹੀ ਮਹਾਰਾਜ ਪਰਵਚਨ ਕਰਨ ਲੱਗੇ ਕਿ ਮਹਾਰਾਜ ਤੈਨੂੰ ਦਿਲ ਦੀ ਗਹਿਰਾਈ ਚੋਂ ਪਿਆਰ ਕਰਦੇ ਨੇ। ਮਹਾਰਾਜ ਨੇ ਇਹ ਵੀ ਕਿਹਾ ਉਹ ਮੇਰੇ ਨਾਲ ਪਿਆਰ ਕਰਨਾ ਚੁਹੰਦੇ ਨੇ ਤੇ ਮਹਾਰਾਜ ਨੇ ਉਨ੍ਹਾਂ ਦੀ ਚੇਲੀ ਬਣਨ ਦੇ ਵੇਲੇ ਜਿਹੜੇ ਪ੍ਰਣ ਪੱਤਰ ਪੜ੍ਹਾਏ ਜਾਂਦੇ ਨੇ ਇੰਨਾ ਨੂੰ, ਜਾਂ ਫਿਰ ਭਰਵਾਏ ਜਾਂਦੇ ਨੇ ਉਹ ਵੀ ਦੱਸ ਦਿੱਤਾ ਕਿ ਜਦੋਂ ਤੂੰ ਮੇਰੀ ਚੇਲੀ ਬਣੀ ਸੀ ਭਾਵ ਮੇਰੀ ਸਾਧਵੀ ਬਣੀ ਸੀ ਤੇ ਆਪਣੇ ਕੀਤੇ ਹੋਏ ਪ੍ਰਣ ਦੇ ਅਨੁਸਾਰ ਤੂੰ ਆਪਣਾ ਤਨ, ਮਨ, ਧਨ ਮੈਨੂੰ ਸੌਂਪ ਕਰ ਚੁੱਕੀ ਹੈ। ਮੈਨੂੰ ਸੌਂਪ ਚੁੱਕੀ ਹੈ। ਤੇ ਮੈਂ ਤੇਰੀ ਭੇਟਾ ਸਵੀਕਾਰ ਕਰ ਲਈ। ਜਦੋ ਮੈਂ ਇਸ ਤੇ ਇਤਰਾਜ਼ ਕੀਤਾ ਤਾਂ ਮਹਾਰਾਜ ਬੋਲੇ ਕਿ ਇਹਦੇ ਵਿੱਚ ਕਿ ਕੋਈ ਸ਼ੱਕ ਨਹੀਂ ਮੈਂ ਰੱਬ ਹਾਂ। ਜਦੋਂ ਮੈਂ ਪੁੱਛਿਆ ਕਿ ਰੱਬ, ਇਹੋ ਜਿਹੇ ਘਿਨੌਣੇ ਤੇ ਨੀਚ ਕਰਮ ਕਰਦੇ, ਤਾਂ ਮਹਾਰਾਜ ਬੋਲੇ ਕਿ ਸ੍ਰੀ ਕ੍ਰਿਸ਼ਨ ਜੀ ਵੀ ਤਾਂ ਭਗਵਾਨ ਸਨ ਉਨ੍ਹਾਂ ਕੋਲ ਤਿੰਨ ਸੌ ਸੱਠ ਗੋਪੀਆਂ ਸਨ। ਉਹ ਪ੍ਰੇਮ ਲੀਲਾ ਰਚਾਉਂਦੇ ਸਨ। ਤਾਂ ਹੀ ਤਾਂ ਲੋਕ ਉਨ੍ਹਾਂ ਨੂੰ ਰੱਬ ਮੰਨਦੇ ਨੇ। ਇਹ ਰੱਬ ਦੀ ਪਰਿਭਾਸ਼ਾ ਹੈ। ਮੈਂ ਸੋਚਦੇ ਕਿ ਇਹ ਸੰਘਰਸ਼ ਜਿਹੜਾ ਹੈ ਡੇਰਾ ਸੱਚਾ ਸੌਦਾ ਦੇ ਖਿਲਾਫ ਸਿੱਖਾਂ ਨੂੰ ਲੜਨਾ ਪਿਆ ਹੈ ਸਭ ਤੋਂ ਪਹਿਲਾਂ ਤੇ ਪੰਜਾਬ ਦੇ ਹਿੰਦੂ ਵੀਰਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਜਿੱਥੇ ਕਿਹਾ ਜਾਂਦੇ ਹੈ ਕਿ ਪ੍ਰੇਮ ਲੀਲਾ ਰਚਾਉਣ ਵਾਲੇ ਹੀ ਰੱਬ ਨੇ।

ਤੇ ਤੇਰੇ ਪਰਿਵਾਰ ਵਾਲੇ ਮੇਰੇ ਚੇਲੇ ਨੇ। ਉਨ੍ਹਾਂ ਨੂੰ ਮੇਰੇ ਤੇ ਅੰਨ੍ਹਾ ਵਿਸ਼ਵਾਸ ਹੈ, ਉਨ੍ਹਾਂ ਨੂੰ ਇਸ ਦੇ ਉੱਪਰ ਕੋਈ ਹੈਰਾਨਗੀ ਨਹੀਂ ਹੋਵੇਗੀ ਕਿ ਤੇਰੇ ਪਰਿਵਾਰ ਵਾਲੇ ਮੇਰੇ ਵਿਰੁੱਧ ਨਹੀਂ ਜਾ ਸਕਦੇ। hello ਹੋਰ ਕਿਆ ਹਾਲ ਚਾਲ ਆ ਭਾਜੀ

ਵਧੀਆਂ ਜੀ ਵਧੀਆ ਵਧੀਆਂ ਹੋਰ ਠੀਕ ਬਾਈ ਘਰੇ ਠੀਕ ਨੇ ਆਪਣੇ ਸਾਰੇ

ਮਾਤਾ ਜੀ ਵੀ ਠੀਕ ਅੰਕਲ ਵੀ ਠੀਕ ਤੁਸੀ ਦੱਸੋ ਹਾ ਵਧੀਆ ਨੇ ਘਰੇ ਸਾਰੇ

ਹਾ ਮੈ ਥੋਨੂੰ ਪੁਸ਼ਣ ਲੱਗ ਕੀ ਠੀਕ ਪਹੁੰਚ ਗੇ ਹਾ ਹਾ ਨਈ ਵਧੀਆਂ ਚੱਲਦਾ ਉਹਨਾ ਦਾ ਤਾ ਕੰਮ ਉਹਨਾ ਦਾ ਤਾ ਇਹ ਆ ਚੱਲਦਾ ਕੰਮ ਜਿਵੇ ਸੀਜਨ ਤਾ ਕਰਕੇ ਲੈ ਮੰਨ ਲਾ ਕਿ ਹਾਂ ਹੁਣ ਜਿਵੇ ਪਹਾੜਾ ਤੇ ਮੰਨ ਲਾ ਜਿਵੇ ਉਥੇ ਠੰਡ ਜਾਦਾ ਹੋ ਜਾਂਦੀ ਫਿਰ ਉਹਨਾ ਨੂੰ ਆਣਾ ਪੈਦਾ ਵੈਸੇ ਉਹਨਾ ਦਾ ਕੰਮ ਪਹਾੜਾ ਤੇ ਚੱਲਦਾ ਉਧਰ ਹੀ ਕ ਲਾਲ ਜੇ ਕਲਰ ਦੀ ਜਿਹੜੀ ਉਪਰ ਲੱਗਦੀ ਹੁੰਦੀ ਉਹ ਹੁੰਦੀ ਤੇ ਜਿਹੜੀ ਬਾਹਰ ਤੋ ਆਦੀ ਉਹਨੂੰ ਬੋਲਦੇ ਮਤਲਬ ਟੈਲਾ ਹੋਰ ਦੂਜੀਆਂ ਬਾਹਰੀ ਟੈਲਾ ਬੋਲਦੇ

ਹੋਰ ਆੜੀ ਦਾ ਕੀ ਹਾਲ ਉਹ ਤੇਰੇ ਨਾਲ ਆਲੇ ਦਾ ਨਾ ਹਾਲ ਤਾ ਵਧੀਆਂ ਉਹਦਾ ਥੋਨੂੰ ਪਤਾ ਹੀ ਆ ਅੱਜ ਕੱਲ ਨਸ਼ੇ ਪੱਤੇ ਜਾਦਾ ਹੋਏ ਵੇ ਪਹਿਲਾ ਤਾ ਉਹ ਪੈਗ ਪੁਗ ਤੇ ਸੀਗਾ ਹੁਣ ਲੱਗ ਗਿਆ ਮੇਰੇ ਖਿਆਲ ਚ ਪਹਿਲਾ ਤਾ ਮੇਰੇ ਨਾਲ ਵੀ ਹੋਈ ਉਹਦੀ ਗੱਲ ਮਿਲਦਾ ਰਹਿੰਦਾ ਸੀ ਮੈਨੂੰ ਤੇ ਹੁਣ ਕਈ ਦਿਨ ਹੋਗੇ ਦੇਖਿਆ ਤਾ ਸ਼ਕਲ ਹੀ ਬਦਲ ਗੀਆਂ ਪਤਾ ਕੀ ਗੱਲ ਹੋਈ ਮੈ ਵੀ ਗਿਆ ਸੀ ਘਰੇ ਮੈਨੂੰ ਫਿਰ ਪਤਾ ਚੱਲਿਆ ਮੈਨੂੰ ਪਤਾ ਨੀ ਮੇਰੇ ਕੋਲ ਘੱਟ ਕਰਤਾ ਉਹਨੇ ਆਣਾ ਜਾਣਾ ਅੱਛਾ ਅੱਛਾ ਤਾ ਮੈ ਗਿਆ ਉਹਦੇ ਭਾਈ ਕੋਲ ਮੈ ਕਿਦਾ ਉਹ ਕਹਿੰਦਾ ਵਧੀਆਂ ਮੈ ਕਾ ਸੁਖੀ ਸੁਖੀ ਕਿਧਰੇ ਸੁਖੀ ਕਹਾ ਬਾਈ ਆਖੇ ਨਸ਼ਾ ਸ਼ਡੋਓ ਕੇਦਰ ਅੱਛਾ ਤਾ ਫਿਰ ਥਾਨੂੰ ਪਤਾ ਹੀ ਆ ਬਸ ਨਸ਼ੇ ਪੱਤੇ ਜਾਦਾ ਕਰਨ ਲੱਗ ਗਿਆ ਬਾਕੀ ਯਾਰ ਐਨੀ ਨੋਬਤ ਆਗੀ ਕਿ ਉਹਨੂੰ ਸੈਂਟਰ ਉਧਰ ਭੇਜਣਾ ਪੈ ਗਿਆ ਬਹੁਤ ਕੰਮ ਖਰਾਬ ਹੋ ਗਿਆ ਤਾ ਬਹੁਤ ਜਾਦਾ ਘਰੋ ਤੋ ਪੈਸੇ ਚੱਕ ਲੈ ਜਾਣੇ ਘਰਦਿਆ ਨੂੰ ਤਾ ਪਹਿਲਾ ਪਤਾ ਨੀ ਲੱਗਿਆ ਪੈਸੇ ਜਾਦਾ ਰੱਖੇ ਹੋਏ ਸੀ ਪਤਾ ਨੀ ਚੱਲਿਆ ਬਸ ਕਰੀ ਗਿਆ ਕਰੀ ਗਿਆ ਕਰਦੇ ਜਦ ਘਟਦੇ ਗਏ ਪੈਸੇ ਫਿਰ ਘਰਦਿਆ ਨੇ ਵੀ ਆਪਣਾ ਦੇਖਿਆ

ਉਹ ਨਹੀ ਮਤਲਬ ਸਿੱਖਿਆ ਕਿਥੋ ਲਵਾਇਆ ਕਿਹਨੇ ਉਹ ਪਹਿਲਾ ਪੈਗ ਪੂਗ ਹੀ ਲਾਦਾ ਸੀ ਉਹ ਨਾ ਇੱਕ ਉਹਦੇ ਨਾਲ ਦਾ ਮੁੰਡਾ ਹੈਗਾ ਲੱਕੀ ਬਾਈ ਦੇਖ ਗਲਤ ਗੱਲ ੱਆ ਮੈ ਤਾ ਆਪ ਖਾਂਦਾ ਪੀਦਾ ਮੈ ਵੀ ਰਿਹਾ ਵਾ ਉਹ ਗੱਲ ਨੀ ਹੈਗੀ ਆ ਬਥੇਰਾ ਆਪਾ ਨੇ ਖਾਦਾ ਪੀਤਾ ਪਰ ਇਹ ਆ ਕਿਸੇ ਦੇ ਮਾਂ ਦੇ ਜਾਏ ਨੂੰ ਆਪਾ ਨੇ ਲਾਇਆ ਨੀ ਸਹੀ ਗੱਲ ਏ ਲਾਣਾ ਨੀ ਚਾਹੀਦਾ ਹੈ ਹਮ ਆਪਾ ਤਾ ਜੋ ਕਰ ਰਹੇ ਕਰ ਰਹੇ ਆ ਬਾਕੀ ਕਿਸੇ ਨੂੰ ਲਾਣਾ ਨੀ ਚਾਹੀਦਾ ਯਾਰ ਉਹਦੀ ਤਾ ਹਾਲਤ ਬਹੁਤ ਖਰਾਬ ਹੋਗੀ ਤੀ ਪੁਛੋ ਨਾ ਬਸ ਥੋਨੂੰ ਪਤਾ ਜਦ ਇਡ ਚ ਗੱਲ ਆਗੀ ਪਤਾ ਚੱਲਿਆ ਪੀ ਹਾ ਉਹ ਗਲਤ ਕੰਮ ਪਰ ਤੁਰ ਪਿਆ ਥੋਨੂੰ ਪਤਾ ਈ ਆ ਅੱਜ ਕੱਲ ਨਸ਼ੇ ਜਿਆਦਾ ਹੋਏ ਪਏ ਪੰਜਾਬ ਵਿੱਚ ਟੀਕਿਆ ਤੇ ਆਗਿਆ ਬਾਈ ਕਹਿਣ ਦਾ ਮਤਲਬ ਇਹ ਹੈ

ਨਾ ਨਾ ਬਸ ਇਹ ਆ ਕਿ ਥੋੜਾ ਜਾ ਹੋਲੀ ਆਪਾ ਨੇ ਕਾਨੂੰ ਕਿਸੇ ਨੂੰ ਕਹਿਣਾ ਬਾਹਰ ਸੁਣਦਾ ਨਾ ਹੋਵੇ ਤੇਰੀ ਗੱਲ ਹੋਲੀ ਮਾੜਾ ਜਾ ਹੈ ਨਾ ਮੈ ਘਰੇ ਬੈਠਾ ਸੀ ਆਪਣੇ ਠੀਕਾ ਠੀਕਾ ਆਪਣੇ ਰੂਮ ਚ ok ok ok ਫਿਰ ਤੂੰ ਤਾ ਪੈਗ ਪੁਗ ਲਾ ਲੈਂਦਾ ਫਿਰ ਅੱਜ ਕੀ ਕਰ ਰਿਹਾ ਜੀ ਅੱਜ ਫਿਰ ਲਾ ਲਈ ਛੂਟੀ ਸੀ ਮੇਰੀ ਵੀ ਨਹੀ ਨਹੀ ਘਰ ਤਾਨੀ ਆਦੇ ਬਾਹਰ ਹੀ ਮਿਲ ਲੈਂਦੇ ਆ ਆਪਾ ਆਪਣੀ ਉਥੇ ਮਿਲ ਲੈਂਦੇ p g ਤੇ ਮਿਲ ਲੈਂਦੇ ਰੂਮ ਕਮਰਾ ਖਾਲੀ ਪਿਆ ਅੱਛਾ ਅੱਛਾ ਵਧੀਆਂ ਕਮਰਾ ਰੱਖਿਆਵਾ ਪਾਗ ਸ਼ੈਗ ਲਾਣੇ ਨੂੰ ਹੀ ਚੰਡੀਗੜ ਜਾਣਾ ਪੈਣਾ ਨਾ ਨਾ ਅੱਜ ਆਪਾ ਨੇ ਉਹਦੀ ਟੈਨਸ਼ਨ ਨਾ ਲਿਓ ਉਹ ਤਾ ਮੈ ਲੇਕੇ ਆਇਆ ਲਾ ਆਉਂਗਾ ਆਪੇ ਨਾ ਨਾ ਉਹ ਤਾ ਮੈ ਆਪੇ ਲੇਆਉ ਕਿਥੋ ਹਮ ਹਮ ਚੰਡੀਗੜ ਤੇ ਮੈ ਲੇ ਆਉਗਾ ਆਪੇ ਅੱਛਾ ਤੂੰ ਜਾਉਗਾ ਮੈ ਲੈ ਆਉਗਾ ਕੋਈ ਚੱਕਰ ਨੀ ਠੀਕੇ ਠੀਕੇ ਤੂੰ ਜਾਏ ਆਈ ਫਿਰ ਬਾਕੀ ਪੈਸੇ ਪੂਸੇ ਦਾ ਮੈਨੂੰ ਦਸਦੀ ਨਹੀ ਨਹੀ ਨਹੀ ਇਦਾ ਦੀ ਕੋਈ ਗੱਲ ਨੀ ਹੋ ਭਰਾ ਨਹੀਂ ਸਮਝੀ ਦੀ ਹੁੰਦੀ

ਵਾਧੂ ਕਮਾ ਲਿਆ ਤੈਨੂੰ ਪਤਾ ਈ ਐ ਨਾ ਨਾ ਇਦਾ ਦੀ ਕੋਈ ਗੱਲ ਨੀ ਜੇ ਹੁਣ ਇਧਰ ਆ ਰਹੇ ਤਾ ਮੇਰੇ ਕੋਲ ਆ ਰਹੇ ਬਈ ਸੇਵਾ ਕਰਨੀ ਦਾ

ਫਿਰ ਫਿਰ ਬਾਈ ਤੇਰੀ ਬਣਦੀ ਐ ਹਾ ਦੇਖਲਾ ਫਿਰ ਚੱਲ ਕੋਈ ਨਾ ਕਰਲਾਗੇ ਆਪਾ ਤੇ ਯਾਰ ਸੁਖੇ ਆਲਾ ਤਾ ਸੁਣ ਕੇ ਉਹ ਲੱਗਿਆ ਕਿ ਗਲਤ ਪੈ ਗਿਆ ਰਾਹ ਤੇ ਹੁ ਦੇਖ ਲਾ ਕਿੰਨਾ ਚੰਗਾ ਤਾ ਉਹਨੂੰ ਯਾਰ ਛਡਾਓ ਉਹਨੂੰ ਮਤਲਬ ਕੋਈ ਪ੍ਰਜੇਕਟ ਲਾਓ ਉਹਦੇ ਬਥੇਰੀ ਚੱਲੀ ਆ ਜੋ ਰੋਟੀ ਰਾਟੀਆਂ ਚ ਪਾਕੇ ਦੇਦੋ ਉਹਨੂੰ ਹਮ ਬਾਕੀ ਇਹ ਆ ਕਿ ਜੱਟ ਨਾ ਇਹ ਜਿਹੜੇ ਨਸ਼ੇ ਨੁਸ਼ੇ ਇਹਨਾ ਨੂੰ ਸੈਂਟਰ ਸੂੰਟਰ ਤਾ ਭੇੇਜ ਦਿੰਦੇ ਆ ਆਕੇ ਫੇਰ ਲੱਗ ਜਾਂਦੇ ਇਹ ਕੋਈ ਗੱਲ ਨੀ ਜੇ ਸੈਂਟਰ ਵਿੱਚ ਤੇ ਨਿਕਲ ਕੇ ਮਨ ਉਧਰ ਗਿਆ ਫਿਰ ਤਾ ਬੰਦੇ ਨੇ ਉਧਰ ਹੀ ਜਾਣਾ ਅੱਛਾ ਹਮ ਹੁਣ ਤਾ ਵੇਸੇ ਠੀਕ ਚੱਲੀ ਜਾਂਦਾ ਹੋਰ ਹੋਰ ਛੱਡੋ ਸਾਰੀ ਗੱਲ ਉਹਨੇ ਤਾ ਸਾਰੇ ਘਰ ਦੇ ਗਹਿਣੇ ਵੀ ਵੇਚ ਦਿੱਤੇ ਉ ਹੋ ਹੋ ਹੋ ਇਹ ਤਾ ਸੱਭ ਤੋ ਮਾੜੀ ਗੱਲ ਵੇਸੇ ਇਹ ਤਾਹੀ ਤਾ ਘਰ ਪਤਾ ਚੱਲਿਆ ਕ ਸਾਡੇ ਕਿਥੇ ਪੈਸੇ ਜਾ ਰਹੇ ਸਾਡੇ ਕਿਥੇ ਗਹਿਣੇ ਗਏ ਜਦ ਘਰ ਵਿੱਚ ਕੋਈ ਆਂਦਾ ਜਾਂਦਾ ਨੀ ਹੈ

ਬਾਈ ਸਹੀ ਗੱਲ ਆ ਅੱਗੇ ਤੋ ਆਈ ਸੋਚਿਆ ਕਰਾਗੇ ਕੇ ਮੇਰੀ ਨਾ ਕੋਈ ਚੀਜ ਚੱਕ ਲੈਜੇ ਰ ਦੇਖ ਕੇ ਰੱਖਣਾ ਪੈਂਦਾ ਕੇ ਇਹਦੇ ਕੋਲ ਰੱਖੀਏ ਕ ਨਾ ਰੱਖੀਏ

ਹੱਦ ਹੁੰਦੀ ਵੈਸੇ ਵੀ ਸਾਰਾ ਕੁਝ ਸੋਚ ਸਮਝ ਕੇ ਕਰਦੀ ਸੀ ਆਪਾ ਵੀ ਕਿਸੇ ਚੀਜ ਦੇ ਆਪਾ ਬੇ ਆਹਾ ਆਦਤ ਹੋਗੀ ਆਪਾ ਰਹਿ ਨੀ ਸਕਦੇ ਹਮ ਹਮ ਘਰ ਵੀ ਜਾਂਦੇ ਆ ਘਰ ਪੰਜ ਪੰਜ ਛੇ ਛੇ ਦਿਨ ਰਹਿ ਕੇ ਆਦੇ ਆ ਉਥੇ ਕੁਛ ਵੀ ਨੀ ਖਾਣ ਪੀਣਾ ਹੁੰਦਾ ਉਥੇ ਵੀ ਰਹਿ ਕੇ ਆਦੇ ਆ ਆਪਾ ਇਹ ਤਾ ਮੰਨ ਦੀ ਗੱਲ ਹੁੰਦੀ ਮੰਨ ਦੀ ਗੱਲ਼ ਹੁੰਦੀ ਮਨ ਨੂੰ ਹੋਰ ਪਾਸੇ ਲਾਲੋ ਕਿਤੋ ਜਰੂਰੀ ਉਥੇ ਲਾਣਾ ਹਾ ਬਈ ਕਰਨਾ ਕਰਨਾ

ਸਹੇਲੀ ਤਾ ਬਣੀ ਬੀ ਉਹਦੀ ਵਿਆਹ ਵੀ ਕਰਾਣਾ ਫਿਰ ਉਹ ਹਟਾਦੀ ਨੀ ਉਹਨੂੰ ਹਟਾਦੀ ਤਾ ਹੈਗੀ ਉਹ ਵੀ ਡੋਕਟਰ ਆ ਅਗੇ ਓ ਹੋਹੋ ਯਾਰ ਵਧੀਆਂ ਵੈਸੇ ਤਾ ਠੀਕ ਜੋੜੀ ਤਾ ਵਧੀਆਂ ਮੀਲੀ ਹੋਈ ਏ ਉਹਨੂੰ ਤਾ ਪਤਾ ਨੀ ਹੈ ਆਹ ਗੱਲ ਦਾ ਅੱਛਾ ਲਕੋ ਕੇ ਰੱਖੀ ਹੋਈ ਆ ਗੱਲ਼ ਉਹਦੇ ਤੋ ਬਈ ਜੇ ਪਤਾ ਲੱਗ ਗਿਆ ਹੁਣ ਰਿਸ਼ਤੇ ਦੀ ਗੱਲ ਕਹਿ ਰਿਹਾ ਸਹੇਨੀ ਹੋਈ ਫਿਰ ਰਿਸ਼ਤਾ ਵੀ ਟੁਟ ਜਾਣਾ ਇਸ ਸਾਬ ਨਾਲ ਤਾ ਤਾਹੀ ਆਹੀ ਗੱਲ ਸਮਝਾਈ ਬਾਈ ਫੇਰ ਭੁਲ ਜਾ ਤੂੰ

ਇਸੇ ਗੱਲ ਕਰਕੇ ਪਿਛੇ ਹੱਟਿਆ ਵਾ ਜੇ ਉਧਰ ਪਤਾ ਚੱਲ ਗਿਆ ਬੇ ਕਿਆ ਸੋਚੁਗੇ ਤੇਰੇ ਬਾਰੇ ਸਾਰੇ ਚੰਗਾ ਸੋਚਦੇ ਫਿਰ ਮਾੜਾ ਸੋਚੁਗੇ ਅਗਲੇ ਬੇ ਮਾੜਾ ਤਾ ਸੋਚਣਾ ਜੇ ਮਾੜਾ ਕਰੂਗਾ ਤਾ ਮਾੜਾ ਸੋਚਣਾ ਕਿਉ ਹਾ ਹਮ ਹੁਣ ਇਹ ਡਰਾਵਾ ਦੇਕੇ ਤੇਰਾ ਵਿਆਹ ਨੀ ਹੋਣਾ ਹੁਣ ਤੇਰੇ ਐਨੇ ਸਾਲ ਦੀ relation ਆ ਇਹ ਉਹ ਕਹਿ ਕੇ ਮਾੜਾ ਜਾ ਸਹੀ ਕਰੋ ਕਰੋ ਪਾਸੇ ਇਹਨੂੰ ਜੇ ਸਾਭਣਗੇ ਤਾ ਹੁਣ ਵੀ ਕੁਛ ਨੀ ਹੋਇਆ ਹੁਣ ਵੀ ਨਾ ਨਾ ਆਪਾ ਸੰਭਾਲਿਆ ਵਾ ਚੰਗੀ ਤਰਾ ਹਮ ਬਾਕੀ ਹੁਣ ਦੇਖੋ ਜੋ ਰੱਬ ਨੂੰ ਮਨਜੂਰ ਹੋਇਆ ਹਾਂ ਇੱਕ ਮਿੰਟ ਰੁਕਜਾ ਮੈ ਥੋੜਾ ਜਾ ਫੋਨ ਤੇ ਰਹੀ ਉਦਾ ਕੱਟੀ ਨਾ ਫੋਨ ਇੱਕ ਮਿੰਟ ਬਸ ਸਤਿ ਸ੍ਰੀ ਅਕਾਲ ਜੀ ਮੈਂ ਆਕਾਂਸ਼ਾ ਸ਼ਰਮਾ ਤਰਨਤਾਰਨ ਤੋਂ ਹਾਂ । ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੀ ਹਾਂ ਮੁਖਤਿਆਰ ਸਿੰਘ ਮੁਖਤਿਆਰ ਕੌਰ ਦੀ। ਮੁਖਤਿਆਰ ਕੌਰ ਇਕ,

ਜੁਲਮਾਂ ਤੋਂ ਕਾਫੀ ਦੁਖੀ ਸੀ ਉਹ ਇੱਕ ਮੁੰਡੇ ਨੂੰ ਮਿਲਦੀ ਹੈ ਜੋ ਕੀ ਲੇਖਕ ਹੁੰਦਾ ਹੈ। ਉਹ ਉਹਨੂੰ ਆਪਣੇ ਨਾਲ ਹੁੰਦੀਆਂ, ਜੁਲਮਾਂ ਬਾਰੇ ਦਸਦੀ ਹੈ ਤੇ ਲੇਖਕ ਉਸਦੀ ਨੂੰ ਨੂੰ ਇਸ ਕਿਤਾਬ ਵਿਚ ਪ੍ਰਸ੍ਤੁਤ ਕਰਦਾ ਹੈ।

ਪਹਿਲਾਂ ਵੱਡੇ ਪੁੱਤ ਦਾ ਵਿਆਹ ਕੀਤਾ ਕੁਜ ਚਿਰਾਂ ਮਗਰੋਂ। ਕੁਜ ਚਿਰ ਤਾਂ ਨੂਹ ਨੇ ਸੋਹਣੀ ਨਿਭੀ ਨਵੀ ਨਵੀ ਜੋ ਸੀ ਹੌਲੀ ਹੌਲੀ ਉਸਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਸਵੇਰੇ ਦੇਰੀ ਨਾਲ ਉੱਠਣਾ, ਸਾਫ ਸਫਾਈ ਵੱਲ ਧਿਆਨ ਨਾ ਦੇਣਾ ਬਸ ਰਿਸ਼ਤੇਦਾਰੀਆਂ ਵਿਚ ਫਿਰਨ ਦਾ ਚਾੜ੍ਹਨਾ। ਮੈਂ ਮੈਂ ਹੀ ਰੋਟੀ ਬਣਾਉਣੀ ਰੋਟੀ ਪਾਣੀ ਕਰਨਾ ਤੇ ਫਿਰ ਮੈਂ ਹੀ ਘਰ ਦੇ ਕੰਮ। ਮੁੰਡਾ ਮੇਰੇ ਮੇਰਾ ਉਸ ਪਿੱਛੇ ਲੱਗਿਆ ਜਿੱਦਾਂ ਕਹਿੰਦੀ ਕਰਦਾ ਮੈਂ, ਉਸਨੂੰ ਕਹਿੰਦੀ ਕੀ ਨੂੰਹ ਨੂੰ ਬਹੁਤ ਸਿਰ ਨਾ ਚੜ੍ਹਾ ਪਰ ਉਹ ਮੇਰੀਆਂ ਗੱਲਾਂ ਕਿਥੇ ਮੰਨਦਾ । ਮੈਂ ਉਹਨਾਂ ਨੂੰ, ਘੁੰਮਣ ਫਿਰਨ ਤੋਂ ਨਹੀ ਸੀ ਰੋਕਿਆ ਪਰ ਘਰ ਦੇ ਕੰਮ ਛੱਡਕੇ ਅਵਾਰਾ ਗਰਦੀ ਕਰਨਾ ਵੀ ਤਾਂ ਝੱਜ ਦੀ ਗੱਲ ਨਹੀਂ। ਫਿਰ ਮੈਂ ਸੋਚਿਆ ਇੱਦਾਂ, ਕਰਦੀ ਤਾਂ ਕੁੱਜ ਗਲ ਨੂੰ ਨੀ ਮੈਂ ਦੂਜੇ ਮੁੰਡੇ ਦਾ ਵਿਆਹ ਕਰਾ ਦੇਂਦੀ ਹਾਂ ਉਹ ਤਾਂ ਘਰ ਵਿਚ ਕੰਮ ਕਰੂਗੀ ਮੈਨੂੰ ਚਾਹੀਦਾ ਵੀ ਕੀ ਸੀ। ਬਸ ਦੋ ਵੇਲੇ ਦੀ ਰੋਟੀ ਆਪਣੇ ਲੀੜੇ ਨਹਾਉਣ ਵਾਲੇ ਆਪ ਧੋ ਲੈਂਦੀ ਸੀ ਪਰ ਦੋ ਵੇਲੇ ਦੀ ਰੋਟੀ ਵੀ ਭਾਰੀ ਪੈ ਗਈ ਉਸਨੂੰ । ਥੋੜਾ, ਸਮੇਂ ਬਾਅਦ ਮੈਂ ਦੂਜੇ ਮੁੰਡੇ ਦਾ ਵਿਆਹ ਕਰ ਦਿੱਤਾ ਕਹਿਣ ਨੂੰ ਤਾਂ ਪੜ੍ਹੀਆਂ ਲਿੱਖੀਆਂ ਪਰ ਇੱਜਤ ਕਰਨ ਵਾਲਿਆਂ ਦਾ ਦਾ ਪਤਾ ਨਹੀ ਖੈਰ, ਨਿੱਕੇ ਮੁੰਡੇ ਦੀ ਘਰ ਵਾਲੀ ਨੇ ਚਲੋ ਵੀ ਚਾਰ ਕੁ ਦਿਨ ਸੇਵਾ ਕੀਤੀ ਮੈਂ ਕਿਹਾ ਚਲ ਸ਼ੁਕਰ ਆ ਬਾਬਾ ਦੇਵ ਜੀ ਦਾ ਇਕ ਤਾਂ ਚਲੋ ਦੂਜੀ ਨਾਲੋਂ ਚੰਗੀ ਐ ਪਰ,

ਫਿਰ ਉਹਨਾਂ ਨੇ ਉਹਨਾਂ ਦੇ ਨਿਆਣੇ ਹੋਣ ਲਗੇ। ਪੋਤੇ ਪੋਤਿਆਂ ਦੀ ਤਾ ਖੁਸ਼ੀ ਤਾਂ ਸੀ ਪਰ ਉਹਨਾਂ ਦੇ ਪੋਤੜੇ ਵੀ ਮੈਨੂੰ ਧੋਣੇ ਪੈਂਦੇ ਤੇ ਫਿਰ , ਪਾਣੀ ਵੀ ਕਰਨਾ ਮੈਂ ਹੀ ਕਰਨਾ ਜਦੋਂ ਨੂੰਹਾਂ ਨੂੰ ਕੰਮ ਨਹੀਂ ਕਹਿ ਦੇਣਾ ਤਾਂ ਉਹਨਾਂ ਨੇ ਸਿੱਧੇ ਮੂੰਹ ਗਲ ਤੱਕ ਨਾ ਕਰਨੀ ਤੇ ਉੱਤੇ ਮੁੰਡਿਆਂ ਕੋਲ ਸ਼ਿਕਾਯਤ ਕਰ ਕੇ ਮੈਨੂੰ ਚਿੜ੍ਹਕਾਂ ਪਵਾ ਦੇਣੀਆਂ, ਦੋਵਾਂ ਭਰਾਵਾਂ ਦੀ ਆਪਸ ਵਿਚ ਵੀ ਨਾ ਬਣੀ। ਉਹਨਾਂ ਨੇ ਪੁੱਤਾ ਨੂੰ ਅੱਡ ਕਰ ਦਿਤਾ ਮੈਂ ਵੱਡੇ ਮੁੰਡੇ ਵੱਲ ਰਹਿਣ ਲੱਗੀ। ਉਹਨਾਂ,

ਨੂੰ ਉਹ ਹਿੱਸਾ ਦੇਵੀ ਪਰ ਮੈਂ ਗਲ ਵਲ ਧਿਆਨ ਨਾ ਦਿਤਾ। ਦੋਵੇਂ ਮੁੰਡੀਆਂ ਦੇ ਹਿੱਸੇ ਜ਼ਮੀਨ ਦੋ ਹਿੱਸਿਆਂ ਵਿੱਚ ਵੰਡ ਦਿਤੀ। ਵੱਡੀ ਨੂੰ ਘਰ ਦਾ ਕਮ, ਕੰਮ ਭਾਵੇਂ ਘੱਟ ਕਰਦੀ ਸੀ ਪਰ ਮੈਨੂੰ ਬੁਰਾ ਭਲਾ ਬਹੁਤ ਨਹੀਂ ਕਹਿੰਦੀ ਸੀ ਇਸ ਲਈ ਮੈਂ ਵੱਡੇ ਨਾਲ ਰਹਿਣ ਦੀ, ਮੈਂ ਸਵੇਰੇ ਤੜਕੇ ਉੱਠ ਕੇ ਨਹਾ ਧੋ ਕੇ ਭਜਨ ਸਿਮਰਨ ਕਰਣ ਤੇ ਫਿਰ ਚਾ ਬਣਾ ਪੀਤੀ ਪੀਣੀ ਤੇ ਸਾਰੀਆਂ ਨੂੰ ਰੋਟੀ ਪਕਾ ਦੇਣੀ ਨੂੰਹ ਨੇ ਰੋਜ਼ ਨਾਲ ਉੱਠਣਾ, ਇੱਕ ਗਲ ਜਰੂਰ ਸੀ ਮੈਂ ਤੜਕੇ ਉਠਕੇ ਰੋਟੀ ਪਾਣੀ ਕਰਨਾ ਤਾਂ ਮੇਰੀ ਨੂੰਹ ਨੇ ਕਦੇ ਦੇ ਵੀ ਵੇਲੇ ਨਾਲ ਨਹੀਂ ਸੀ ਉੱਠਣਾ ਅਤੇ ਆਪਣੇ ਨਿਆਣਿਆਂ ਲਈ ਤੇ, ਮੇਰੇ ਮੁੰਡੇ ਨੇ ਰੋਟੀ ਪਕਾ ਲੈਣੀ ਪਰ ਮੇਰੇ ਲਈ ਨਹੀ ਪਕਾਉਣੀ, ਪਤਾ ਨਹੀ ਵੈਰ ਕੱਢਦੀ ਹੈ ਲੀੜ੍ਹੇ ਮੈਂ ਹੀ ਧੋਂਦੀ ਸੀ। ਉਹ ਮਜਾਲ ਹੈ ਕੀ ਉਸਦੀ ਮਾੜਾ ਮੋਟਾ ਕੰਮ ਕਰਕੇ ਸਾਰਾ ਦਿਨ ਫੋਨ ਵਿਚ ਹੀ ਵੜੀ ਰਹਿੰਦੀ। ਮੈਂ ਉਹਨੂੰ ਨਾ ਨਾ ਕਹਿਣਾ। ਮੈਂ ਮੰਨ ਲਿਆ, ਕੀ ਮੇਰੇ ਕਰਮਾਂ ਤਾਂ ਵਿਚ ਇਹੀ ਹੈ ਇਹੀ ਲਿਖਿਆ ਹੈ ਇਸ ਲੈ ਉਹ ਖੇੜਾ ਛੁੜਾ ਕਦੇ ਕਦੇ ਮੈਂ ਡੇਰੇ ਚਲੀ ਜਾਂਦੀ ਸੀ। ਸੇਵਾ ਤੇ ਸੇਵਾ ਤਾ ਬਸ ਇਕ ਬਹਾਨਾ ਸੀ ਘਰ ਦੀ ਖਿਝਾ ਖਿਝਾਈ ਤੋਂ ਦੂਰ ਰਹਿਣ ਦਾ ਪਰ ਮੇਰੀਆਂ ਨੂੰਹਾਂ ਨੂੰ ਮੇਰਾ ਡੇਰਾ ਜਾਣਾ ਜਾਂ ਹੋਰ ਧੀ ਨਾਲ, ਹੋਰ ਧੀਆਂ ਕੋਲ ਜਾਣਾ ਤਾਂ ਚੰਗਾ ਨਹੀ ਸੀ ਲਗਦਾ, ਘਰ ਦਾ ਕੰਮ ਜੋ ਕਰਨਾ ਪੈਂਦਾ ਸੀ ਇਕ ਦੋ ਵਾਰ ਮੇਰੇ ਮੁੰਡੇ ਨੇ ਮੈਨੂੰ ਮਾਰਿਆ ਵੀ।

ਹਾਲ ਉਹ ਹੀ ਹੈ ਕਦੇ ਨਾ ਕਦੇ ਕਦੇ, ਕਦੇ ਕਦੇ ਆਪਣੀਆਂ ਧੀਆਂ ਕੋਲ ਰਹਿਣ ਚਲੀ ਜਾਂਦੀ ਜਦੋਂ ਬਹੁਤੇ ਦਿਨ ਰਹਿੰਦੀ ਤਾ ਉਹ ਖਿੱਝ ਖਿੱਝ ਤੇ ਪੁੱਤ, ਮੈਂ ਕੱਲੀ ਗਲ ਕੱਲੀ ਕੱਲੀ ਗਲ ਦੱਸਾਂ ਤਾਂ ਪੂਰੀਆਂ ਨੀ ਪੈਣੀਆਂ। ਆਹੋ ਆ ਥੋੜਾ ਜਿਹਾ ਚਿਰ ਪਹਿਲਾ ਮਮੇਰੀ ਬੰਬੇ ਆਲੀ ਕੁੜੀ ਦੇ ਜਵਾਈ ਪਿੰਡ ਆਏ ਸਨ। ਉਹ ਮੈਨੂੰ ਬੰਬੇ ਲੈ ਗਏ। ਮੇਰੇ ਦੋਹਤਾ ਦੋਹਤੀ ਮੈਨੂੰ ਵੇਖ ਕੇ ਬੜਾ ਖੁਸ਼ ਹੋਏ। ਉਹ ਮੈਨੂੰ ਹਰ ਰੋਜ ਘੁਮਾਉਣ ਲੈ ਲੇ ਕੇ ਜਾਂਦੇ ਕਦੇ ਕੁੱਝ ਕਦੇ ਕੁੱਝ। ਵੰਨ ਸੁਵੰਨਾ ਖਾਣ ਦੇਣ ਨੂੰ ਦਿੰਦੇ। ਇੰਨਾ ਚਾਅ ਤਾਂ ਮੇਰੇ ਪੁੱਤ ਦੇ ਪੋਤੇ ਵੀ ਨਹੀਂ ਕਰਦੇ ਸਨ। ਅੱਜ ਕਦੇ ਮੈਂ ਰਸੋਈ ਵਿਚ ਵੀ ਨਹੀ ਜਾਣ ਦਿੱਤਾ। ਇਕ ਭਾਂਡਾ ਓਥੋਂ ਤੋਂ ਚੁੱਕ ਕੇ ਇਥੇ ਨਾ ਰੱਖਣ ਦਿੱਤਾ । ਜਵਾਈ ਨੇ ਮੇਰੀ ਰੋਜ ਸੇਵਾ ਕਰਨੀ। ਮੈਂ ਕਹਿਣਾ ਰੱਬ ਐਸਾ ਪੁੱਤ, ਹੁੰਦਾ ਤਾਂ ਇਸ ਗੱਲ ਦਾ ਸ਼ੁਕਰ ਮਨਾਉਂਦਾ ਕਿ ਮੇਰੀ ਧੀ ਨੂੰ ਚੰਗਾ ਘਰਵਾਲਾ ਮਿਲਾ ਹੈ ਮੇਰੇ ਪੁੱਤਾਂ ਵਰਗਾ ਨਹੀ। ਉਹਨਾਂ ਨੇ ਮੈਨੂੰ ਪਕਾ ਕੇ ਪੱਕਾ ਹੀ ਉਥੇ ਰੁਕਣ ਲਈ ਕਿਹਾ। ਪਰ ਮੈਂ ਉਹਨਾਂ ਤੇ ਬੋਝ ਬਣਨ ਨੂੰ ਜੀ ਨੂੰ ਜੀ ਨਾ ਕੀਤਾ। ਜਿਹੜੀ ਜਿੰਮੇਵਾਰੀ ਮੇਰੀ ਨੂੰਹਾਂ ਅਤੇ ਪੁੱਤਾਂ ਨੇ ਚੁੱਕਣ ਦੀ ਲੋੜ ਹੈ ਉਹ ਮੇਰੇ ਧੀ ਜਵਾਈ, ਨੀ ਕਿਉਂ ਚੁੱਕਣ ਉਹ ਜਿੰਨਾ ਮਰਜੀ ਪਿਆਰ ਕਰਦੇ ਹੋਣ ਪਰ ਮੈਂ ਉਹਨਾਂ ਦੇ ਪਿਆਰ ਦਾ ਨਜਾਇਜ ਫਾਇਦਾ ਨਹੀਂ ਚੁੱਕਣਾ ਚਾਹੁੰਦੀ। ਮੰਨਿਆਂ ਕੀ ਮੇਰੇ ਨੂੰਹ ਪੁੱਤ ਮੇਰੀ ਦੇਖ ਭਾਲ ਨਹੀਂ ਕਰਦੇ ਪਰ ਅਜ ਨਹੀ ਤਾਂ ਕਲ ਕਰਨਗੇ, ਖੈਰ ਮੇਰਾ ਓਥੇ ਰਹਿਣ ਦਾ ਰਹਿਣਾ ਮੈਨੂੰ ਠੀਕ ਨਾ ਲੱਗਾ। ਮੇਰੇ ਉਥੇ ਰਹਿੰਦੀਆਂ ਮੇਰੀ ਦੋਹਤੀ ਦਾ ਵਿਯਾਹ ਪੱਕਾ ਹੋਗਿਆ। ਓਹਨਾਂ ਨੇ ਮੈਨੂੰ ਵਿਆਹ ਤੇ ਰੁਕਣ ਲਈ ਉਥੇ ਹੀ ਕਿਹਾ ਪਰ ਮੈਂ ਸੋਚਿਆ ਜੀ ਮੈਂ ਉਥੇ ਰੁੱਕ ਗਈ ਤਾਂ, ਘਰੇ ਸਿਆਪਾ ਪੈ ਜਾਊ। ਨੂੰਹਾਂ ਪੁੱਤਾਂ ਨੇ ਕਹਿਣਾ ਕੀ ਕਿ ਪਹਿਲਾਂ ਹੀ ਜਾ ਕੇ ਬੈਠ ਗਈ ਵਿਆਹ ਚ ਹਜੇ ਮਹੀਨਾ ਕਾ ਬਾਕੀ ਹੈ ਫਿਰ ਮੈਂ ਉਹਨਾਂ ਉਹਨਾਂ ਨੇ ਵੀ ਵਿਆਹ, ਵੇਖਣ ਆਉਣਾ ਹੈ ਜੇ ਮੈਂ ਬੰਬੇ ਰਹਿੰਦੀ ਤਾਂ ਉਹਨਾਂ ਕੋਲੋਂ ਨਹੀਂ ਜਾਇਆ ਜਾਣਾ ਸੀ। ਕਿਸੇ ਨੂੰ ਘਰ ਰਹਿਣਾ ਪਊ । ਵਿਆਹ ਤੋਂ ਬਾਅਦ ਘਰ ਜੇ ਮੈਂ ਘਰ ਗਈ ਤਾਂ,

ਵੀ ਕੀ ਕਰਨਾ ਵੀ ਕੀ ਆਈ, ਸਾਰੀ ਉਮਰ ਵਿਆਹ ਹੀ ਵੇਖੇ ਨੇ ਕੋਈ ਨਾ ਫੇਰ ਸਹੀ। ਮੈਂ ਉਥੋਂ ਘਰ ਆਉਣ ਦਾ ਫੈਸਲਾ ਕਰ ਲਿਆ ਉਹਨਾਂ ਨੇ ਮੈਨੂੰ ਗੱਡੀ ਬੈਠਾ ਦਿੱਤਾ ਤੇ ਆਪ , ਤਾਂ ਆਹ ਨੰਬਰ ਵੀ ਲਿਖ ਕੇ ਭੇਜ ਦਿੱਤਾ ਮੇਰੇ ਨੂੰਹ ਪੁੱਤਰ ਤੇ ਜਵਾਈ ਦਾ ਕਿਹਾ ਕਿ ਕਿਸੇ ਕੋਲੋਂ ਗੱਡੀ ਚਲਵਾ ਲਈ। ਕੋਟਕਪੂਰੇ ਪਹੁੰਚੀ ਤਾਂ ਫੋਨ ਕਰ ਦੇਵੀ ਓਦੋਂ ਉਹਨਾਂ ਕੋਲ ਵੀ ਨੰਬਰ ਹੇਗਾ ਹੈ ਉੱਦਾਂ ਓਹਨਾਂ ਕੋਲ ਵੀ ਨੰਬਰ ਹੈਗਾ ਹੈ ਉਹ ਆਪ ਹੀ ਫੋਨ ਕਰ ਦੇਣਗੇ। ਮਾਤਾ ਚੁਪ,

ਜੇ ਧੀ ਸੰਭਾਲਦੀ ਤਾਂ ਜਵਾਈ ਚੰਗਾ ਵੀ ਤਾਂ ਉਥੇ ਰਹਿਣ ਦਾ ਕੀ ਹਰਜ ਆ, ਨਹੀਂ ਪੁੱਤ ਤੂੰ ਹਜੇ ਨਿਆਣਾ ਹੈਂ, ਬੜੀਆਂ ਗੱਲਾਂ ਹੋ ਜਾਂਦੀਆਂ ਨੇ ਘਰ ਦੀਆਂ। ਸੌ ਸਿਆਪੇ ਨੇ। ਮਾਤਾ ਜੀ ਮੇਰੇ ਕਹਿਣ ਦਾ ਮਤਲਬ ਆ ਹੈ ਕੇ ਪੁੱਤ ਕਦਰ ਨਹੀਂ ਕਰਦੇ ਤਾਂ ਉਹ ਜੋ ਮਰਜੀ ਸੋਚੀ ਜਾਣ ਜੋ ਮਰਜ਼ੀ ਕਹਿਣ,

ਬੁਢਾਪੇ ਵਿਚ ਉਹੀ ਤੁਹਾਡੀ ਬੁਢਾਪੇ ਵਿਚ ਉਹੀ ਤੁਹਾਡੇ ਬੁਢਾਪੇ ਦਾ ਸਹਾਰਾ ਬਣਨਗੀ ਹਾਂ ਹੋ ਸਕਦਾ ਹੈ ਉਮਰ ਘਟ ਹੋਣ ਕਰਕੇ, ਇਹੋ ਜਿਹੀਆਂ ਜਿੰਮੇਵਾਰੀਆਂ ਨਾ ਹੋਣ ਮੈਂ ਮਾਤਾ ਜੀ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਤੇ ਮੈਂ ਸਮਝਦੀ ਹਾਂ ਸਮਝਦਾ ਹਾਂ ਕੀ ਤੁਹਾਨੂੰ ਆਪਣੀ, ਧੀ ਕੋਲ ਰਹਿਣਾ ਚਾਹੀਦਾ ਹੈ। ਮੈਂ ਗੁਰਦਾਸਪੁਰ ਜ਼ਿਲ੍ਹੇ ਤੋਂ ਹਾਂ ਹੋਰ ਮੈਂ ਆਪਣੀ ਪੜਾਈ ਜਿਹੜੀ ਹੈ ਉੱਥੇ ਇੱਕ ਪਿੰਡ ਹੈ ਦੁੜੀਪੁਰ ਉਹਦੇ high school ਤੂੰ ਵਿਦਿਆਲੇ ਤੋਂ ਕੀ ਕੀ ਹੈ ਓਥੋਂ ਮੈਂ

ਯਾਰਾਂ ਦੋਸਤਾਂ ਦੇ ਨਾਲ ਆਪਣਾ ਬੜਾ ਵਧੀਆ time ਨਿਕਲਿਆ ਔਰ ਅਸੀਂ ਆਪਣੇ school time ਦੇ ਵਿਚ ਵਿਦਿਆਲਿਆ ਪੜਾਈ ਦੇ ਸਮੇਂ ਆਪਾਂ ਨਾਂ ਬਹੁਤ ਮਸਤੀ ਕੀਤੀ ਅੱਜ ਕੱਲ ਦੇ ਜਿਹੜੇ ਨੌਜਵਾਨ ਹੈ ਇਨ੍ਹਾਂ ਕੋਲੋਂ ਮਸਤਕਿ ਹੁੰਦੀ ਹੀ ਨਹੀਂ ਇਹ ਤੇ ਬੱਸ phone ਤੇ ਸਾਰਾ ਦਿਨ ਲੱਗੇ ਰਹਿੰਦੇ ਹੈ ਹੋਰ ਸਾਨੂ ਫੋਨ ਤੇ ਨਹੀਂ ਲੱਗੇ ਰਹਿਣਾ ਚਾਹੀਦਾ ਪਹਿਲੇ ਜਮਾਨੇ ਦੇ ਵਿੱਚ ਜਿਵੇਂ ਪਿੰਡਾਂ ਦਾ ਮਾਹੌਲ ਦੇਖਿਆ ਜਾਵੇ ਪਿੰਡਾ ਦੇ ਵਿਚ ਲੋਕ ਕੀ ਕਰਦੇ ਸੀ ਆਪਣੀਆਂ ਸਥਾ ਚ ਬਹਿੰਦੇ ਸੀ ਬੋਹੜਾਂ ਥੱਲੇ ਦਰਖਤਾਂ ਥੱਲੇ ਬੈਠ ਕੇ ਆਹ ਗਰਮੀ ਦਾ ਆਹ ਜਿਹੜਾ ਮੌਸਮ ਇਹ ਵਿਚ ਸਾਰਾ ਸਾਰਾ ਦਿਨ ਉਹਨਾਂ ਨੇ ਇਥੇ ਬੈਠੇ ਰਹਿਣਾ ਦਰੱਖਤਾਂ ਥੱਲੇ ਬੈਠੇ ਰਹਿਣਾ ਕਿਉਂਕਿ ਉਦੋਂ ਬਿਜਲੀ ਦਾ ਜੋੜਾ ਨਹੀਂ light ਦਾ ਬੱਤੀ ਦਾ ਇੰਨਾ ਸਾਧਨ ਨਹੀਂ ਸੀ ਹੁੰਦਾ ਤੇ ਨਾ ਕੋਈ ਕੂਲਰ ਹੁੰਦੇ ਸੀ ਇਹਨੇ ਨਾ AC ਹੁੰਦੇ ਸੀ ਪਰ ਦਿਨ ਵਧੀਆ ਸੀ ਉਹ। ਉਹਨਾਂ ਦਿਨਾਂ ਦੇ ਵਿਚ ਆਹ ਗਰਮੀਆਂ ਦੇ ਵਿਚ ਜਿਹੜਾ ਕਿ ਨਹੀਂ ਮੋਟਰਾਂ ਤੇ ਬੰਬੀਆਂ ਤੇ tube well ਤੇ ਸਾਰਿਆਂ ਨੇ ਨਾਂਹ ਨੂੰ ਕੇ ਏਦਾਂ ਹੀ ਗਰਮੀ ਕੱਟ ਲੈਣੀ ਔਰ ਮੈਂ ਦਸਨ ਡਆ ਸੀ ਆਪਣੇ ਯਾਰਾਂ ਦੋਸਤਾਂ ਵੱਲੋਂ ਤੇ ਜਿਹੜੇ ਯਾਰ ਦੋਸਤ ਸੀ ਅਸੀਂ ਵੀ ਆਪਣਾ ਸਕੂਲ ਦੇ ਵਿੱਚੋਂ ਆਪਾਂ ਨਾਂ ਦੌੜ-ਭੱਜ ਭੱਜ ਦੌੜ ਜਾਣਾ period ਦੇ bank bunk ਮਾਰ ਕੇ ਚਲੇ ਜਾਣਾ ਉੱਥੇ ਆਪਣੇ ਹੀ miss ਕਰਨੀਆਂ ਕਲਾਸਾਂ ਕਲਾਸਾਂ ਛੱਡ ਕੇ ਤੇ ਇਨ੍ਹਾਂ ਦਿਨਾਂ ਦੇ ਵਿਚ ਗੰਨਿਆਂ ਦੇ ਖੇਤਾਂ ਦੇ ਵਿੱਚ ਜਾ ਕੇ ਜੇ ਗੰਨੇ ਚੂਪ ਦੇ ਰਹਿਣਾ ਬੜੀ ਮਸਤੀ ਕਰਨੀ ਮਤਲਬ ਇਹ ਹੀ ਉਨ੍ਹਾਂ ਦਿਨਾਂ ਚ ਬਾਹਰ ਆਉਣਾ ਤੇ school ਦੇ ਬਾਹਰ ਉੱਥੇ ਜਾ ਕੇ ਖੇਡ ਦੇ ਖੁੱਡ ਦੇ ਰਹਿਣਾ

ਸਕੂਲੋਂ ਬੱਸ ਬਾਹਰ ਈ ਰਹਿੰਦੇ ਐ ਤੇ ਇਨ੍ਹਾਂ ਦੇ ਨਾ ਇਨ੍ਹਾਂ ਨੇ ਪੜ੍ਹਾਈ ਦੇ ਵਿਚ ਮਨ ਲੱਗਦਾ ਵਾ ਨਾ ਇਨ੍ਹਾਂ ਨੇ ਪੇਪਰਾਂ ਚ pass ਹੋਣਾ ਪਰ ਉਦੋਂ ਮਿਹਨਤੀ ਸੀਗੈ ਬੱਚੇ ਕਾਫ਼ੀ ਅਹ ਖੇਡਦੇ ਵੀ ਸੀ ਆਪਣਾ ਪੜ੍ਹਾਈ ਵਿਚ ਵੀ ਧਿਆਨ ਦਿੰਦੇ ਸੀ ਪਰ ਉਹ ਦਿਨਾ ਦੇ ਵਿਚ ਜਿਹੜਾ ਅੱਜ ਦਾ ਮੌਸਮ ਹੈ ਅੱਜ ਦੇ ਮਾਹੌਲ ਦੇ ਵਿਚ ਬੱਚੇ ਚਲੋ ਠੀਕ ਹੈ school ਜਾਂਦੇ school ਦੇ ਬੱਸ਼ ਆਖ ਕੇ ਬਾਅਦ phone ਦੇ ਵਿੱਚ ਲੱਗੇ ਰਹਿੰਦੇ ਹੈ ਜਿਹਦੇ ਨਾਲ ਹੀ ਬੱਚਿਆਂ ਦੀ ਸਿਹਤ ਤੇ ਵੀ ਬੜਾ ਅਸਰ ਹੁੰਦਾ ਨਸ਼ਿਆਂ ਦੇ ਵਿੱਚ ਲੱਗ ਜਾਂਦੇ ਹੈ phone ਦੇ ਵਿੱਚ ਬੜੀਆਂ ਇਹੋ ਜਿਹੀਆਂ ਗੰਦੀਆਂ ਅਸ਼ਲੀਲ ਜੁੜੀਆਂ video ਹੈ

ਸਾਰਾ ਪਰਿਵਾਰ ਬੈਠਾ ਹੁੰਦਾ ਸੀ ਉਸ ਦੇ ਵਿਚ ਕੋਈ ਜਿਹੜੀਆਂ ਵੀ ਫਿਲਮਾਂ ਚੱਲਦੀਆਂ ਸੀ ਬੜੀਆਂ ਧਾਰਮਿਕ ਫਿਲਮਾਂ ਹੁੰਦੀਆ ਸੀ ਪਰਿਵਾਰਿਕ ਫ਼ਿਲਮਾਂ ਹੁੰਦੀਆਂ ਸੀ ਸਾਰਾ ਪਰਿਵਾਰ ਬਹਿ ਕੇ ਦੇਖਦਾ ਹੁੰਦਾ ਸੀ ਔਰ ਪਿਆਰ ਬੜਾ ਸੀ ਸਭ ਤੋਂ ਵੱਡੀ ਗੱਲ ਪਹਿਲੀ ਉਨ੍ਹਾਂ ਦਿਨਾਂ ਦੇ ਵਿਚ ਉਦੋਂ ਤੇ ਜਿਹੜਾ ਵੀ ਸੀਨਾ ਕੋਈ ਇੱਕ ਪਰਿਵਾਰ ਦੇ ਵਿਚੋਂ ਜਿਹੜਾ ਵੀ ਜੀ ਕਮਾਉਂਦਾ ਸੀਨਾ ਸਾਰਾ ਟੱਬਰ ਬਹਿ ਕੇ ਖਾ ਲੈਂਦਾ ਸੀ ਇਹ ਸੀ ਉਹਨਾਂ ਦਿਨਾਂ ਦੇ ਵਿਚ ਜਿਹੜੀ ਖਾਸੀਅਤ ਸੀ

ਜੇ ਉਹਦੇ ਤੋਂ late ਹੁੰਦਾ ਸੀ ਨਾ ਘਰ ਦਾ ਜਿਹੜਾ ਸਿਆਣਾ ਹੁੰਦਾ ਸੀ ਨਾ ਉਹ ਉਹਦੇ ਲਈ ਨਾ ਬਾਹਰ ਜਾਂਦਾ ਹੁੰਦਾ ਸੀ ਪਿੰਡੋਂ ਬਾਹਰ ਉਹਨੇ ਦੇਖ ਕੇ ਆਉਣਾ ਕਿ ਉਹ ਕਿੱਥੇ ਰਹਿ ਗਿਆ ਕਿਉਂਕਿ phone fane ਤੇ ਹੁੰਦੇ ਨਹੀਂ ਸੀ ਬਸ ਇਹੋ ਹੁੰਦਾ ਸੀ ਕਿ ਚਲ ਯਾਰ ਇਕ ਗੇੜਾ ਮਾਰ ਕੇ ਆਉਂਨੇ ਆਂ ਹੋ ਸਕਦਾ ਹੈ ਥੋੜਾ late ਹੋ ਗਿਆ ਹੋਵੇ ਜਾਂ ਕਿਸੇ ਨਾਲ ਗੱਲੀਂ ਬਾਤੀਂ ਲੱਗਿਆ ਹੋਵੇ ਤੇ ਫਿਰ ਅਸੀਂ ਓਥੋਂ ਗੁੜ ਵਾਲੇ ਵਲਾਣੇ ਹੁੰਦੇ ਸੀ ਸਾਡੇ ਪਿੰਡਾਂ ਚ ਬੜਾ ਅਸੀਂ ਓਥੇ ਗੁੜ ਖਾਣਾ ਜਾ ਕੇ ਉੱਥੇ ਉਠੇ ਚੋਰੀ ਖਾਨਾ ਗੁੜ ਉਹਨੇ ਮਗਰ ਦੌੜਨਾ ਸਾਡੇ ਬੰਦੇ ਨੇ ਚਲ ਓਏ ਭੱਜੋਂ ਆਪਣੇ ਘਰ ਨੂੰ ਪਰ ਓਥੇ ਜਦੋਂ ਅਸੀਂ ਉਸਦੇ ਨਾਲ ਕੰਮ ਕਰਵਾਉਣਾ ਕਦੀ ਕਿੱਥੇ ਗੰਨੇ ਲਗਾ ਦੇਣੀ ਉਸ ਦੇ ਵੇਲਣੇ ਵਿੱਚ ਕਿੱਥੇ ਖੋਰੀ ਖਾਰੀ ਅਸੀਂ ਚੌਕ ਦੇਣੀ ਓਹਦੇ ਥੱਲੇ ਭੱਠੀ ਦੇ ਉਹਨੇ ਸਾਨੂੰ ਖਾਣ ਨੂੰ ਗੁੜ ਦੇਣਾ ਉਹ ਗੁੜ ਖਾਣਾ ਅਸੀਂ ਬੜੀ ਮਸਤੀ ਕਰਨੀ ਤੇ ਫਿਰ ਅਸੀਂ ਆਪਣਾ ਮਤਲਬ ਉਦੋਂ ਜ਼ਿਆਦਾ ਕੋਈ ਏਦਾਂ ਜਿਹੜਾ ਕਿ ਨਹੀਂ ਆਂ ਖਾਣੇ ਆਂ ਅੱਜ ਕਲ ਦੇ ਜੋੜੇ ਬਣੀਏਂ ਆਂ ਜਿਨ੍ਹਾਂ ਨੂੰ ਅਸੀਂ fast food ਦੇ ਨਾਂ ਨਾਲ ਜਾਣੇ ਜਾਂਦੇ ਆਂ ਓਦੋਂ ਸਮੋਸੇ ਹੀ ਹੁੰਦੇ ਸੀ ਸਮੋਸੇ ਪਕੌੜੇ ਇਹ ਬੜੇ ਖਾਣੇ ਅੱਖਾਂ ਔਰ ਇੱਕ ਇੱਕ ਰੂਪੀਆ ਸਾਨੂੰ ਘਰਾਚੋਂ ਮੇਲਾ ਕਿਥੇ ਹਫ਼ਤੇ ਬਾਅਦ ਮਿਲ ਗਿਆ ਮਿਲ ਗਿਆ ਨਹੀਂ ਮਿਲਿਆ ਤੇ ਨਾ ਸਹੀ ਅਜਿਹੇ ਓਦੋਂ ਇੰਨੇ ਖਰਚੇ ਨਹੀਂ ਸੀ ਹੁੰਦੇ ਸੀ ਲੋਕਾਂ ਦੇ ਤੇ ਬੱਸ ਆਪਣੇ ਘਰ ਦੀ ਰੋਟੀ ਜਿਹੜੀ ਹੈ ਉਹ ਹੀ ਖਾ ਕੇ ਤੇ ਤੰਦਰੁਸਤੀ ਸੀ ਲੋਕ ਘਰਾਂ ਦਾ ਦੁੱਧ ਹੁੰਦਾ ਸੀ ਤੇ ਸਾਡੇ ਦਾਦੀ ਦਾਦਾ ਜੁੜਿਆ ਮੀਰਾਂ ਦਾ ਜੋੜਾ ਆਹ ਟਾਂਗਾ ਚਲਾਉਂਦਾ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਸਾਡਾ ਇੱਕ ਟਾਂਗਾ ਹੁੰਦਾ ਸੀ ਤੇ ਅਸੀਂ ਕਈ ਵਾਰੀ ਟਾਂਗਾ ਦੇ ਨਾਲ ਹੀ ਚਲੇ ਜਾਣਾ ਭਾਪੇ ਦੇ

ਭਾਪੇ ਨੇ ਮੈਨੂੰ ਨਾ ਸਾਰੇ ਬੱਚਿਆਂ ਨੂੰ ਉਤਾਰ ਦਿੱਤਾ school ਦਿਆਂ ਨੂੰ ਅਸੀਂ ਸਕੂਲੋ ਆਈ ਤੇ ਕੀ ਕਹਿੰਦਾ ਪੀ ਜਾਓ ਚਲੇ ਜਾਓ ਘਰ ਨੂੰ ਤੇ ਮੇਰਾ ਇਹ ਸੀ ਕਿ ਭਾਪੈ ਨਾਲ ਜਾਵਾਂਗਾ ਤੇ ਚੱਲ ਕੋਈ ice cream ਲੈ ਕੇ ਦੇਗਾਂ ਕੋਈ ਹੋਰ ਚੀਜ਼ ਲੈ ਕੇ ਦੇਵੇਗਾ ਲਾਲਚ ਸੀ ਮਨ ਦੇ ਵਿਚ ਤੇ ਮੈਂ ਇੱਦਾਂ ਕੀਤਾ ਛੋਟੇ ਦੋਨੋਂ ਭੈਣ ਭਰਾਵਾਂ ਨੂੰ ਨਾ ਉਤਾਰ ਦਿੱਤਾ ਟਾਂਗੇ ਦੇ ਵਿੱਚੋ ਤੇ ਨਾਲ ਦੇ ਜੋੜੇ ਬੱਚੇ ਸੀ ਸਕੂਲੋਂ ਉਹ ਵੀ ਆਏ ਉਨ੍ਹਾਂ ਨੂੰ ਵੀ ਮੈਂ ਕਿਹਾ ਤੁਸੀਂ ਵੀ ਉਤਰ ਜਾਓ ਹੋਣਾ ਓਹੋ ਉੱਤਰ ਗਏ ਤੇ ਮੈਂ ਪਿੱਛੇ ਉਤਰ ਕੇ ਨਾਂ ਜਿਹੜਾ ਪਿਛਲੇ ਪਾਸੇ ਦੀ ਜਾ ਕੇ ਨਾ ਥੱਲੇ ਉਹਦੇ ਜਾ ਕੇ ਨਾ ਟਾਂਗੇ ਦੇ ਉਤਰ ਕੇ ਉਹਦੇ ਫਰਸ਼ ਦੇ ਥੱਲੇ ਵੜ ਗਿਆ ਜਿੱਥੇ ਉਹ ਕਾਂਹ ਰੱਖਿਆ ਸੀ ਮੈਂ ਲੁਕਿਆ ਰਿਹਾ ਸਾਰਾ ਦਿਨ ਲੁਕਿਆ ਰਿਹਾ ਉਥੇ ਤੇ ਟਾਂਗਾ ਚੱਲਦਾ ਰਿਹਾ ਤੇ ਨਾ ਭੁਪਾ ਨੂੰ ਪਤਾ ਲੱਗਿਆ ਏਦਾਂ ਉਸ ਨੇ ਤਿੰਨ ਚਾਰ ਪਿੰਡ ਲਾਗੇ ਇੱਕ ਪਿੰਡ ਹੈ ਸਾਡੇ ਪਿੰਡ ਘੱਗੇ ਬਾਈਬਲ ਚੱਕ ਵਜੀਰ ਚੱਕ ਅਰਜਨ ਪੂਰ ਰਾਏ ਚੱਕ ਫੁੱਲਾਂ ਚੱਕ ਦਾਣਿਆ ਵਾਲ ਏਦਾਂ ਪੰਜਾਂ ਛਿਆਂ ਪਿੰਡਾਂ ਦੇ ਵਿੱਚ ਨਾ ਘੁੰਮ ਕੇ ਤੇ ਉਹ ਵਾਪਸ ਆਉਣ ਲੱਗਾ ਤੇ ਫੇਰ ਅਸੀਂ ਉੱਥੇ ਆਉਣਾ ਸੀ ਅੱਡੇ ਤੇ ਜਦੋਂ ਉਹ ਟਾਂਗਾ ਲੈ ਕੇ ਜਦੋ ਅੱਡੇ ਤੇ ਪਹੁੰਚਿਆ ਭਾਪਾ ਤੇ ਓ ਨੇ ਕੋੜੀ ਨੂੰ ਪਾਣੀ ਪੂਣੀ ਢਾਇਆ ਪਾਣੀ ਪਿਆਇਆ ਉਸ ਨੂੰ ਤੇ ਉਹ ਨੇ ਸੋਚਿਆ ਕਿ ਚੱਲ ਮੈਂ ਫੁੱਕ ਵਾਲਾ ਬੋਰਾਂ ਵੀ ਚੱਲ ਘੋੜੀ ਦੇ ਮੂੰਹ ਨੂੰ ਲਗਾ ਦਵਾਂ ਕੇ ਫੱਕ ਫੁੱਕ ਖਾਹ ਲਵੇਂਗੀ ਘੋੜੀ ਉਹਦਾ ਇਹ ਥੱਕ ਕੇ ਆਈ ਹੈ ਜਦੋਂ ਮੈਂ ਫੁੱਕ ਵਾਲੀ ਘੋੜੀ ਮੂੰਹ ਨੂੰ ਲੱਗਾ ਲਗਾਉਣ ਜਦੋਂ ਥੱਲੋਂ ਬੋਰੀ ਕੌਡੀ ਤੇ ਥੱਲੇ ਮੈਂ ਲਿਖਿਆ ਸੀ ਫੇਰ ਤੁਹਾਨੂੰ ਪਤਾ ਸੀ ਪੁਰਾਣੇ ਬਜ਼ੁਰਗਾਂ ਦਾ ਉਹ ਕੀ ਹਾਲ ਕਰਦੇ ਸੀ ਉਹਨੇ ਨਹੀਂ ਦੇਖਿਆ ਕੀ ਕੌਣ ਹੈ ਤੇ ਕੌਣ ਨਹੀਂ ਉਹਨੇ ਤੇ ਉਹ ਜਿਹੜੇ ਘੋੜੇ ਨੂੰ ਫੇਰਨ ਵਾਲਾ ਡੰਡਾ ਹੁੰਦਾ ਨਾ ਉਹਨੂੰ ਛੱਡ ਤਾ ਕਹਿੰਦੇ ਆ ਤੇ ਉਹ ਮਾਰ ਮਾਰ ਕੇ ਤੇ ਮੇਰੇ ਪਾਸੇ ਦਿੱਤੇ ਭਨ ਉਹਨੂੰ ਗੁੱਸਾ ਇਸ ਗੱਲ ਦਾ ਸੀਗਾ ਕਿ ਜੇ ਤੂੰ ਰਹਿਣਾ ਸੀ ਨਾਲ ਤੇ ਤੂੰ ਮੈਨੂੰ ਦੱਸ ਕਿ ਰਹਿੰਦਾ ਤੇ ਤੂੰ ਏਦਾਂ ਚੋਰੀ ਬੈਠਾ ਥੱਲੇ ਜੇ ਕਿਤੇ ਕੋਈ ਸੱਪ ਕੰਡਾ ਆ ਜਾਂਦਾ ਕੱਖ ਦੇ ਵਿੱਚੋਂ ਕੋਈ ਕੰਨ ਕੁਨ੍ਹਾਂ ਦੇ ਵਿੱਚ ਵੜ ਜਾਵੇ ਤੇਰੇ ਤੇ ਕੋਈ ਨੁਕਸਾਨ ਹੋ ਸਕਦਾ ਹੈ ਸਰੀਰ ਦਾ ਤੇ ਅਸੀਂ ਫੇਰ ਉਹੀ ਰੋਰਾ ਕੇ ਉੱਥੇ ਆਪਣਾ ਟੈਮ ਪਾਸ ਕਰ ਲਿਆ ਮਤਲਬ ਏਦਾਂ ਦੇ ਕਿੰਨੇ ਹੀ ਕਿਸੇ ਹੈ ਜਿਹੜੇ ਜ਼ਿੰਦਗੀ ਦੇ ਵਿੱਚ ਮੈਂ ਤੁਹਾਡੇ ਨਾਲ share ਕਰਦਾ ਰਹਾਂਗਾ ਨੰਬਰ ਮੇਰਾ ਉਹ ਹੋ ਗਿਆ ਨੌ ਅੱਠ ਸਤ ਛੇ ਨੌ ਇੱਕ ਇੱਕ ਛੇ ਤਿੰਨ ਤਿੰਨ ਤੇ ਹੋਰ ਵਿਸ਼ਿਆਂ ਦੇ ਉੱਤੇ ਗੱਲ ਕਰਨ ਲਈ ਮੇਰੇ ਨਾਲ ਤੁਸੀਂ ਇਹ number ਤੇ ਗੱਲ ਕਰ ਸਕਦੇ ਹੋ

ਮੈਂ ਅੱਠਵੀਂ class ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਮੈਂ ਆਪਣੇ ਮਾਂ-ਪਿਓ ਤੇ ਕਦੀ depend ਨਹੀਂ ਗਿਆ ਮੈਂ ਆਪਣੇ ਮਾਂ-ਪਿਓ ਤੇ ਕਦੀ depend ਨਹੀਂ ਗਿਆ ਅੱਠਵੀ ਕਲਾਸ ਦੀਆਂ ਛੁੱਟੀਆਂ ਪਈਆਂ ਸਾਨੂੰ ਤੇ ਉਹ ਇਕ ਡੇਢ ਮਹੀਨੇ ਦੀ ਜਿਹੜੀ ਪਾਪੈਰ੍ਹਾ ਤੋਂ ਬਾਅਦ result ਤਕ ਜੋੜੀ ਛੋਟੀਆਂ ਪੈਣੀਆਂ ਹੁੰਦੀਆਂ ਮੈਂ ਉਨ੍ਹਾਂ ਦਿਨਾਂ ਦੇ ਵਿਚ ਸਾਡੇ ਇੱਥੇ ਇੱਕ ਦੁਕਾਨ ਹੈ ਕਰਿਆਨੇ ਦੀ ਮੈਂ ਉਹਦੇ ਤੇ ਕੰਮ ਕੀਤਾ ਤੇ ਤਿੰਨ ਸੌ ਰੁਪਈਆ ਮਹੀਨੇ ਦਾ ਜਿਹੜਾ ਕਿ ਮੈਨੂੰ ਉਹਦੇ ਤੇ ਮਿਲਦਾ ਹੁੰਦਾ ਸੀ ਮੰਨ ਲਉ ਕਿ ਦਿੰਦੇ ਦਸ ਰੁਪਏ ਪੂਰਾ ਦਿਨ ਓਥੇ ਕੰਮ ਕਰਨਾ ਦੁਕਾਨ ਤੇ ਸਵੇਰੇ ਆ ਜਾਣਾ ਅੱਠ-ਨੌਂ ਵਜੇ ਰੋਟੀ ਘਰੋਂ ਲੈ ਕੇ ਆਉਣੀ tiffin ਦੇ ਵਿੱਚ ਬੰਨ੍ਹ ਕੇ ਡੱਬੇ ਵਿਚ ਆਪਣੀ ਤੇ ਸਾਰਾ ਦਿਨ ਉੱਥੇ ਕੰਮ ਕਰਕੇ ਤੇ ਸ਼ਾਮ ਨੂੰ ਅੱਠ-ਨੌਂ ਵਜੇ ਘਰ ਜਾਣਾ ਤੇ ਮਿਲਣੇ ਕਿੰਨੇ ਦਸ ਰੁਪਈਏ ਪਰ ਉਹ ਦੱਸਹਾਂ ਦਾ ਵੀ ਸਵਾਦ ਬੜਾ ਸੀ ਤੁਸੀਂ ਯਕੀਨ ਜਾਣਿਉ ਪੀ ਉਹ ਜੁੜੇ ਤਿੰਨ ਸੌ ਰੁਪਈਆ ਮਿਲਦਾ ਹੁੰਦਾ ਸੀ ਗ ਨਾ ਉਸ ਤਿੰਨ ਸੌ ਰੁਪਈਆ ਦੇਰ ਨਾਲ ਘਰ ਦੇ ਵਿਚ ਉਨ੍ਹਾਂ ਦਿਨਾਂ ਵਿਚ ration ਪੈ ਜਾਂਦਾ ਹੁੰਦਾ ਸੀ ਪੂਰਾ ਮਹੀਨੇ ਦਾ ration ਨਿਕਲ ਆਉਂਦਾ ਹੁੰਦਾ ਸੀ ਤਿੰਨ ਰੁਪਈਆ ਦੇ ਵਿਚ ਬਸ ਅਸੀ ਜਾਦਾ ਗੱਲਾ ਨਾ ਕਰਦੇ ਹੋਏ ਅਸੀਂ ਇਹੀ ਦਸ ਰਹੀ ਹਾਂ ਤੁਹਾਨੂੰ ਕਿ ਤੁਹਾਡੇ ਨਾਲ ਹੋਰ ਵੀ ਬਹੁਤ ਵਿਸ਼ਾ ਹੈ ਬਹੁਤ ਕਿਸੇ ਹੈ ਮੈਂ ਆਪਣੀ ਜ਼ਿੰਦਗੀ ਦੇ ਸਾਂਝੇ ਕਰਾਂਗਾ ਠੀਕ ਹੈ ਜੀ ਔਰ ਇਨ੍ਹਾਂ ਗੱਲਾਂ ਤੋਂ ਜੇ ਕਿਸੇ ਨੂੰ ਕੁਝ ਗ਼ਲਤ ਬੋਲਿਆ ਗਿਆ ਹੋਵੇ ਤੇ ਜਾਂ ਕੋਈ ਗਲਤ ਗੱਲ ਕੀਤੀ ਹੋਏਗੀ ਤੇ ਮਾਫੀ ਮੰਗਦਾ ਹਾਂ ਤੇ ਤੁਸੀਂ ਮੈਨੂੰ ਸਮਾਂ ਕਰੋ ਮਾਫ ਕਰੋ ਸਤਿ ਸ੍ਰੀ ਅਕਾਲ ਔਰ ਮੈਂ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਇਸ਼ਤਿਹਾਰਾਂ ਸਾਂਝੀਆਂ ਕਰਦਾ ਰਹਾਂਗਾ ਧੰਨਵਾਦ ਜੀ ਕੋਈ ਨਾ ਮਿਲਦੇ ਆ ਫੇਰ ਇਸੇ ਹੀ channel ਤੇ ਇਸੇ ਤਰ੍ਹਾਂ ਹੀ ਗੱਲ ਕਰਦੇ ਹੱਸਦੇ ਖੇਡਦੇ ਰਹੋ ਵਸਦੇ ਰਹੋ

ਹਾਂਜੀ ਹੋਰ ਸੁਣਾਓ